ਤੂੰ ਕੀ ਸੋਚਿਆ ਹੋਇਆ ਕਿ ਦੁਕਾਨ ਵਗ਼ੈਰਾ ਜਿੱਦਾਂ rent ਰੁੰਟ ਤੇ ਲੈਣੀ ਹੈ ਆਪਣੀ ਤੇ ਤੇਰੇ ਕੋਲ ਹੈ ਨੀ ਹੈ ਮੈਨੂੰ ਜਿੱਥੇ ਤੱਕ ਲੱਗਦਾ ਹੈ ਤੇ ਜੇ ਕਿਸੇ relative ਦੀ ਹੈਗੀ ਹੈ ਤੇ ਮੈਨੂੰ ਦੱਸਦੇ ਯਾਰ ਮੇਰੀ ਇੱਕ ਗੱਲ ਸੁਣ ਤੂੰ ਪਤਾ ਕੀ ਕਰ ਦੇਖ, ਤੂੰ ਮੇਰੀ ਨਾ ਮੇਰੀ ਗੱਲ ਮੰਨ ਤੇ ਤੂੰ ਨਾ ਮੇਰੀ ਨਾ ਨਾਲ ਵਾਲੀ ਦੁਕਾਨ ਜਿਹੜੀ ਹੈਗੀ ਹੈ ਨਾ ਉਹ ਮੇਰੀ ਵਿਹਲੀ ਪਈ ਹੋਈ ਹੈ ਠੀਕ ਹੈ Because ਤੈਨੂੰ ਪਤਾ ਹੀ ਹੈ ਕਿ ਯਾਰ ਮੈਂ ਨਾ ਮਤਲਬ ਕਿ ਸਾਡੇ ਮੇਰੇ ਨਾ brother ਨੇ ਉੱਥੇ ਕੀਤਾ ਹੋਇਆ ਸੀਗਾ ਤੇ ਉਹ ਕਹਿੰਦਾ ਸੀਗਾ ਕਿ ਮੈਂ ਆਪਣਾ ਕੰਮ ਇੱਥੇ ਕੋਈ ਨਾ ਕੋਈ ਸ਼ੁਰੂ ਕਰਨਾ ਹੈਗਾ ਹੈ ਪਰ ਤੈਨੂੰ ਪਤਾ ਉਹ ਹਾਲੇ ਉਹਦਾ mood ਬਦਲ ਗਿਆ ਆ ਉਹ ਬਾਹਰ ਜਾਣ ਦਾ plan ਕਰਦਾ ਹੈ। ਤੇ ਇਸ ਲਈ ਉਹ ਏਦਾਂ ਵੀ ਮੈਂ ਨਾ ਸੋਚ ਰਹੀ ਸੀਗੀ ਮੈਂ ਨਾ ਉਹ rent ਤੇ ਦੇਣੀ ਸੀਗੀ ਦੁਕਾਨ ਨਾ ਪਰ ਹੁਣ ਤੂੰ ਕਹਿ ਰਹੀ ਹੈਗੀ ਆਂ ਕਿ ਕਿਤੇ ਚੱਲ ਯਾਰ ਮੈਂ ਤੇਰੇ ਕੋਲੋਂ ਕੀ rent ਲੈਣਾ ਹੈਗਾ ਹੈ ਤੇ ਤੂੰ ਨਾ ਇੱਕ ਕੰਮ ਕਰ। ਤੂੰ ਜੇ ਆਪਣਾ business ਸ਼ੁਰੂ ਕਰਨਾ ਚਾਹੁੰਦੀ ਆਂ ਨਾ ਤੇ ਤੂੰ ਨਾ ਮੇਰੀ ਦੁਕਾਨ ਲੈ ਲਾ ਠੀਕ ਹੈ ਮੇਰੇ ਨਾਲ ਵਾਲੀ ਜਿਹੜੀ ਮੇਰੀ ਦੂਸਰੀ shop ਹੈ ਨਾ ਉਹ ਵਿਹਲੀ ਹੈ ਤੂੰ ਨਾ ਆਪਣਾ ਨਾ ਉੱਥੇ ਜਿਹੜਾ ਹੈ ਨਾ ਉੱਥੇ ਆਪਣੀ ਇੱਕ ਅਮ ਇੱਕ ਦੋ ਜਿਹੜੀਆਂ machine ਵਗ਼ੈਰਾ ਜਿਹੜੀਆਂ ਹੈਗੀਆਂ ਉਹ purchase ਕਰ ਲੈ, ਲੈ ਕੇ ਤੇ ਉੱਥੇ ਰੱਖ ਲੈ ਤੇ ਮੈਂ ਨਾਲੇ ਨਾ ਤੈਨੂੰ ਨਾ ਇਹ benefit ਹੋ ਜਾਊਗਾ ਮੇਰੇ ਨਾਲ business ਕਰਨ ਦਾ ਤੈਨੂੰ ਆਹ ਫ਼ਾਇਦਾ ਆ ਕਿ ਦੇਖ ਮੇਰਾ saloon ਦਾ ਕੰਮ ਆ ਠੀਕ ਆ ਮੇਰਾ ਲੱਗਾ ਲਗਾਇਆ customer ਹੈ ਠੀਕ ਹੈ ਤੇ customer ਵੀ ਤੈਨੂੰ ਪਤਾ high quality ਦਾ ਵਾ, ਤੇ ਮਤਲਬ ਕਿ ਨਾ ਅੱਛਾ customer ਆ ਮੇਰੇ ਕੋਲ ਉਹ ਠੀਕ ਹੈ ਹਾਂ ਤੇ ਤੈਨੂੰ ਪਤਾ ਜਿੰਨੇ ਵੀ ਤੈਨੂੰ ਪਤਾ ਹੀ ਹੈ ਕਿ ਮੈਂ ਸਾਰਾ ਰੱਖਿਆ ਹੋਇਆ ਹੈ ਕੰਮ professional ਹੈ ਮੇਰਾ ਹਨਾ

ਤੇ ਉਸ according ਤੈਨੂੰ ਪਤਾ ਹੀ ਹੈ ਕਿ ਜਿਹੜਾ ਕੋਈ ਮੇਰੇ ਕੋਲ parlour ਆ ਰਿਹਾ ਹੈ ਤੇ ਉਹਨੂੰ obviously ਯਾਰ ਕਈਆਂ ਨੂੰ dress ਦੀ ਜ਼ਰੂਰਤ ਪੈਂਦੀ ਹੈ ਹਨਾ ਕਈਆਂ ਨੂੰ stitching ਦੀ problem ਆਉਂਦੀ ਆ ਕਈਆਂ ਨੇ alter ਕਰਵਾਉਣਾ ਹੁੰਦਾ ਹੈ ਕੋਈ ਨਾ ਕੋਈ ਯਾਰ ਏਦਾਂ ਦੇ issue ਪਏ ਰਹਿੰਦੇ ਆ ਉਹਨਾਂ ਨੂੰ ਤੇ ਤੈਨੂੰ ਕੀ ਮਾੜਾ ਹੈ ਕਿ ਇੱਕ ਤੇ ਯਾਰ ਮੈਨੂੰ ਵੀ benefit ਹੈ ਕਿ ਤੇਰਾ ਨਾਲ ਮਤਲਬ ਕਿ ਹੋ ਜਾਊਗਾ ਤੇ ਉੱਤੋਂ ਤੇਰਾ ਵੀ ਫ਼ਾਇਦਾ ਠੀਕ ਹੈ ਕਿ ਤੈਨੂੰ ਇੱਕ customer ਜਿਹੜਾ ਹੈਗਾ ਹੈ customer ਤੇਰਾ ਜ਼ਲਦੀ ਤੋਂ ਜ਼ਲਦੀ ਯਾਰ ਬਣ ਜਾਵੇਗਾ,

ਯਾਰ ਮੈਂ ਤੇਰੇ ਕੋਲੋਂ ਕੁਛ ਨੀ ਮੰਗਦੀ ਹੈਗੀ ਤੂੰ ਮੈਨੂੰ rent pay ਨਾ ਕਰ ਦੇਖ ਜਦੋਂ ਤੱਕ ਤੇਰੀ setting proper ਨੀ ਨਾ ਹੁੰਦੀ ਉਨੀ ਦੇਰ ਨਾ ਤੂੰ ਬਸ ਪਤਾ ਕੀ ਕਰੀ ਚੱਲੀ ਕਿ ਦੇਖ ਏਦਾਂ ਵੀ ਤੇ ਦੁਕਾਨ ਮੇਰੀ ਬੰਦ ਪਈ ਆ ਠੀਕ ਹੈ ਤੇ ਮੈਂ ਤੈਨੂੰ ਦੇ ਦਊਂਗੀ ਤੂੰ ਇੱਕ ਕੰਮ ਕਰੀਂ, ਉਸ ਦੁਕਾਨ ਦਾ ਜਿਹੜਾ ਮੀਟਰ ਹੈਗਾ ਨਾ ਉਹ ਵੱਖਰਾ ਹੈ ਠੀਕ ਹੈ ਤੂੰ ਉਹਦਾ ਬਿਲ ਜਿੰਨਾ ਆਊਗਾ ਤੂੰ ਕਿੰਨੀ ਕੁ ਯਾਰ ਬਿ~ ਬਿਜ਼ਲੀ ਜਿਹੜੀ ਆ ਉਹ ਕਿੰਨੀ ਕੁ use ਕਰਨੀ ਹੈਗੀ ਹੈ ਤੈਨੂੰ ਪਤਾ ਹੀ ਹੈ ਕਿ ਤੂੰ ਆਰਾਮ ਨਾਲ ਉਹਦਾ ਮਤਲਬ ਕਿ ਨਾ ਬਿਲ pay ਕਰ ਸਕਦੀ ਹੈਗੀ ਹੈ ਠੀਕ ਹੈ ਕੋਈ ਤੇਰੇ ਲਈ ਵੱਡੀ ਗੱਲ ਨੀ ਹੈਗੀ ਹਾਂ ਤੇ ਤੇ ਨਾ ਬਾਕੀ ਰਹੀ ਗੱਲ ਜਿੱਦਾਂ ਤੈਨੂੰ fabric ਵਗ਼ੈਰਾ ਲੈ~ ਲੈਣਾ ਹੈਗਾ ਤੇ ਉਹ ਵੀ ਮੇਰੇ ਕਈ ਸਾਰੇ customer ਏਦਾਂ ਦੇ ਨੇ ਕਿ ਜ਼ਿੰਨਾਂ ਦੀ ਨਾ ਆਪਣੀ fabric ਵਾਲੀਆਂ ਦੁਕਾਨਾਂ ਹੈਗੀਆਂ ਹੈ ਠੀਕ ਹੈ ਤੂੰ ਉੱਥੇ fabric ਵਗ਼ੈਰਾ ਵੀ ਜਿਹੜਾ ਆ

ਕੋਈ ਗੱਲ ਨੀ ਤੂੰ ਉੱਥੇ ਜਿੰਨੇ ਜਾਣੇ ਮਰਜ਼ੀ ਰੱਖ ਲਾ ਉਹ ਨੀ ਕੋਈ ਗੱਲ ਹੈਗੀ ਪਰ ਪਰ ਮੇਰੀ ਗੱਲ ਸੁਣ ਏਦਾਂ ਤੂੰ ਜਿਹੜੀ colleague ਰੱਖੇਂਗੀ ਠੀਕ ਹੈ ਫਿਰ ਤੈਨੂੰ ਉਹਨੂੰ pay ਵੀ ਕਰਨਾ ਪਊਗਾ ਠੀਕ ਹੈ, ਤੇ ਯਾਰ ਵੇਖ ਹਾਲੇ starting ਦੇ ਵਿੱਚ ਨਾ ਤੈਨੂੰ ਕਾਫ਼ੀ ਸਾਰੇ difficulties ਵੀ ਆਉਣੇ ਹੈ ਕਿਉਂਕਿ business ਜਿਹੜੇ ਆ ਨਾ set ਹੁੰਦੇ ਹੁੰਦੇ ਹੁੰ~ ਹੁੰਦੇ ਆ ਤੈਨੂੰ ਪਤਾ ਹੀ ਹੈ ਕਿ ਨਾ business ਦੇ ਲਈ ਤੈਨੂੰ ਪਤਾ patience ਬਹੁਤ ਰੱਖਣਾ ਪੈਂਦਾ ਹੈਗਾ ਹੈ ਠੀਕ ਆ, ਤੂੰ ਆਹ ਨਾ ਹੋਵੇ ਤੂੰ ਉਹਨੂੰ colleague ਵੀ ਰੱਖ ਲਏ ਠੀਕ ਹੈ ਬਾਅਦ ਚੋਂ ਤੈਨੂੰ payout ਕਰਨਾ ਉਹਨੂੰ ਔਖਾ ਹੋ ਜਾਏ ਠੀਕ ਹੈ ਫਿਰ ਤੂੰ ਕਹੇਂਗੀ ਕਿ ਯਾਰ ਮਹੀਨੇ ਬਾਅਦ ਉਹਨੂੰ pay ਵੀ ਕਰਨਾ ਮੇਰਾ ਤੇ ਇੰਨਾ ਕੰਮ ਨਿਕਲਿਆ ਨੀ ਹੈਗਾ ਉਹ ਗੱਲ ਨਾ ਹੋਵੇ ਤੇ ਬਾਕੀ ਇਹ ਗੱਲ ਹੈਗੀ ਹੈ ਪਹਿਲਾਂ ਤੂੰ ਨਾ ਆਪਣਾ ਕੰਮ ਜਿਹੜਾ ਨਾ, ਉਹ ਇਸ ਤਰ੍ਹਾਂ ਦਾ ਰੱਖ ਕਿ ਮਤਲਬ ਕਿ ਦੇਖ ਕੇ ਹੀ customer ਜਿਹੜਾ ਆ ਨਾ ਉਹ attract ਹੋ ਜਾਏ ਠੀਕ ਹੈ ਹਮ Okay ਚੱਲ ਤੂੰ ਦੇਖ ਲੈ ਕੋਈ ਗੱਲ ਨੀ ਜਿੱਦਾਂ ਤੈਨੂੰ ਵਧੀਆ ਲੱਗਦਾ ਆ ਉਹ ਤੇ ਯਾਰ ਸਹੀ ਹੈਗਾ ਹੈ ਤੇ ਪਰ ਨਾ ਮੈਂ ਤੈਨੂੰ ਕਹਾਂਗੀ ਕਿ ਤੂੰ ਨਾ ਇੱਕ tailor ਰੱਖ ਠੀਕ ਹੈ ਇੱਕ ਇੱਕ ਬੰਦਾ ਜਿਹੜਾ ਨਾ ਉਹ tailor ਰੱਖ ਤੂੰ ਉੱਥੇ ਕਿਉਂਕਿ ਤੈਨੂੰ ਪਤਾ ਹੈ ਤੇ ਜਿਹੜੇ ਵਗ਼ੈਰਾ ਹੁੰਦੇ ਆ ਨਾ ਕਾਫ਼ੀ ਸਾਰੇ ਜਿਹੜੇ ਤੈਨੂੰ ਪਤਾ ਉਹ ਕਾਫ਼ੀ ਜਿਹੜੇ ਹੈਗੇ ਨਾ ਉਹ ਕੰਮ ਜਿਹੜਾ ਹੈ ਨਾ ਉਹ ਵਧੀਆ ਕਰਦੇ ਨੇ ਤੇ ਤੈਨੂੰ ਪਤਾ ਉਹਨਾਂ ਵਰਗਾ ਕੰਮ ਜਿਹੜਾ ਹੈ ਨਾ ਉਹ ਤੇਰੇ colleague ਵੀ ਨੀ ਕਰ ਸਕਦਾ ਹੈਗਾ ਤੈਨੂੰ ਪਤਾ ਉਹਨਾਂ ਨੂੰ ਕਾਫ਼ੀ ਆਹੀ ਹੁੰਦਾ ਨਾ ਜਿਹੜਾ experience ਹੁੰਦੇ ਹੈਗੇ ਹੈ ਠੀਕ ਹੈ ਤੈਨੂੰ ਪਤਾ ਹੀ ਹੈ ਕਿ ਦਿੱਲੀ ਵਗ਼ੈਰਾ 'ਚ ਜਿਹੜੇ ਹੁਣ ਦਿੱਲੀ ਤੋਂ ਆਪਾਂ ਜਦੋਂ wholesale ਲੈਣ ਜਾਂਦੇ ਹਾਂ ਠੀਕ ਹੈ ਕੱਪੜਾ ਵਗ਼ੈਰਾ ਮੇਰੀ ਇੱਕ friend ਵੀ friend ਹੈਗੀ ਹੈ ਉਹ ਵੀ ਨਾ ਉਹਦਾ boutique ਦਾ ਕੰਮ ਕਰਦੀ ਹੈਗੀ ਹੈ ਠੀਕ ਹੈ ਤੇ ਉਹਨੂੰ ਤੇ ਉਹਦਾ ਕੰਮ ਜਿਹੜਾ starting ਦੇ ਵਿੱਚ ਉਹਨੇ stitching ਦਾ ਹੀ ਰੱਖਿਆ ਹੋਇਆ ਸੀ ਪਹਿਲਾਂ ਠੀਕ ਹੈ ਪਹਿਲਾਂ ਉਹਨੇ ਨਾ ਕੱਪੜੇ stitch ਕਰਨੇ ਸ਼ੁਰੂ ਕੀਤੇ ਫਿਰ ਹੌਲੀ ਹੌਲੀ ਉਹਦਾ customer ਬਣ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਉਹਦੇ customer ਜਿਹੜੇ ਖੁੱਦ demanded ਹੋ ਗਏ ਹਨਾ ਕਿ ਯਾਰ ਤੁਸੀਂ stitch ਕਰਕੇ ਨੀ ਦਿੰਦੇ ਅਹ ਯਾਰ ਤੁਸੀਂ ਏਦਾਂ ਨੀ ਕਰਦੇ ਓਦਾਂ ਨੀ ਕਰਦੇ ਠੀਕ ਆ। Customer ਦੀ demand ਦੇ ਉੱਤੇ ਉਹਨੇ ਤੈਨੂੰ ਪਤਾ ਕੀ ਕੀਤਾ ਆਪਣੀ ਨਾ boutique ਦੇ ਨਾਲ ਨਾਲ ਹੀ ਨਾ ਉਹਨੇ ਆਪਣਾ ਨਾ ਥੋੋੜ੍ਹਾ ਬਹੁਤਾ ਨਾ ਜਿਹੜਾ retail ਦਾ ਸ਼ੁਰੂ ਕਰ ਲਿਆ ਕੰਮ ਕੰਮ ਜਿਹੜਾ ਆ ਕਿਉਂਕਿ ਉਹਨੂੰ ਪਤਾ ਵੀ ਮੇਰੇ ਇੱਕ ਤੇ customer ਬਣੇ ਹੋਏ ਆ ਠੀਕ ਹੈ ਦੂਜੇ readymade ਦੇ ਉੱਤੇ ਤੈਨੂੰ ਪਤਾ ਹੀ ਆ, ਕਿ ਜਿਹੜੇ ਹੈਗੇ customer ਜਿਹੜਾ ਜ਼ਿਆਦਾ ਜ਼ਲਦੀ attract ਹੁੰਦਾ, ਫਿਰ ਉਹਨੇ ਕੀ ਕੀਤਾ ਫਿਰ ਉਹਨੇ ਨਾ ਜਿਹੜੇ ਉਹ ਕੁੜਤਾ plazo sets ਵਗ਼ੈਰਾ ਨੀ ਆਉਂਦੇ ਹੈਗੇ ਜਿਹੜੇ ਹੁਣ ਆਪਾਂ ਦਿੱਲੀ ਚਲੇ ਜਾਈਏ ਨਾ ਉੱਥੇ ਸਦਰ ਬਾਜ਼ਾਰ ਦੇ ਉੱਤੇ ਵੱਡੀਆਂ ਵੱਡੀਆਂ wholesale ਦੀਆਂ ਦੁਕਾਨਾਂ ਨੇ ਠੀਕ ਹੈ ਉੱਥੇ ਹਰ size ਜਿਹੜੇ ਆ available ਹੈ। ਉਹਨੇ ਨਾ ਕੀ ਕੀਤਾ ਪਹਿਲਾਂ ਤਾਂ starting ਦੇ ਵਿੱਚ ਉਹਨੇ ਥੋੜ੍ਹਾ ਥੋੜ੍ਹਾ stock ਰੱਖਣਾ ਉੱਥੇ ਸ਼ੁਰੂ ਕਰ ਦਿੱਤਾ ਠੀਕ ਹੈ ਫਿਰ ਉਹਨੇ ਥੋੜ੍ਹਾ ਥੋੜ੍ਹਾ ਜਦੋਂ ਉਹਦਾ ਵਿੱਕਣ ਲੱਗ ਪਿਆ ਉਹਨੇ ਫਿਰ ਹੋਰ ਮਤਲਬ ਕਿ ਆਪਣਾ ਜਿਹੜੇ ਆ addition ਜਿਹੜੇ ਆ ਉਹ ਹੋਰ addition ਜਿਹੜੇ ਆ ਵਿੱਚ add ਕਰ ਲਏ ਤੈਨੂੰ ਪਤਾ ਹੈ। ਫਿਰ ਉਹਨੇ plazo set ਦੇ ਨਾਲ ਨਾਲ ਉਹਨੇ ਨਾ ਇਹ ਜਿੱਦਾਂ ਮਤਲਬ ਕਿ ਉਹ ਜਿਹੜੇ ਹੁੰਦੇ ਆ ਅਹ ਹਾਂ night wear ਵੀ ਰੱਖਣੇ night suits ਵਗ਼ੈਰਾ ਰੱਖਣੇ ਯਾਰ ਸ਼ੁਰੂ ਕਰ ਦਿੱਤੇ ਫਿਰ muffle ਅਹ ਜਿਹੜੇ muffle ਵਗ਼ੈਰਾ ਜਿੱਦਾਂ cotton ਦੇ ਹੋ ਗਏ। ਫਿਰ ਗ~ ਸਰਦੀਆਂ ਦੇ according ਜਿਹੜੇ ਹੈਗੇ ਆ ਉਹ caps ਵਗ਼ੈਰਾ gloves ਵਗ਼ੈਰਾ ਏਦਾਂ ਛੋਟਾ ਛੋਟਾ ਤੇ ਤੈਨੂੰ ਪਤਾ ਅੱਜ ਉਹਦਾ business ਇੰਨਾ ਚੱਲਦਾ ਪਿਆ ਨਾ ਇਹੀਓ boutique ਦਾ ਵਿਚੇ ਹੀ ਇਹਦਾ ਕੀ ਕਹਿੰਦੇ ਆ Retail ਦਾ ਜਿਹੜਾ ਮੈਂ ਤੈਨੂੰ ਦੱਸ ਰਹੀ ਹਾਂ ਕਿ ਕੱਪੜੇ ਦਾ ਉਹਦਾ ਕੰਮ ਇੰਨਾ ਵਧੀਆ ਚੱਲ ਰਿਹਾ ਕਿ ਹੁਣ ਜਦੋਂ ਉਹਨੇ starting ਕੀਤੀ ਸੀ ਨਾ ਤੇ ਦੋ ਜਾਣਿਆਂ ਨੇ ਕੀਤੀ ਸੀਗੀ ਕਿ ਇੱਕ ਉਹਨੇ ਜਿੱਦਾਂ ਤੂੰ ਕਹਿ ਰਹੀ ਆਂ ਨਾ ਮੈਂ Colleague ਰੱਖਣਾ ਓਦਾਂ ਉਹਨੇ ਆਪਣੇ ਨਾਲ ਇੱਕ ਕੁੜੀ ਰੱਖੀ ਸੀਗੀ ਬਸ ਜਿਹੜੀ ਕਿ ਸਿਰਫ਼ ਨਾ ਤਰਪਾਈਆਂ ਵਗ਼ੈਰਾ ਕਰਦੀ ਸੀਗੀ ਤੇ ਉਹਨੂੰ ਚਾਰ ਪੰਜ ਹਜ਼ਾਰ ਰੁਪਇਆ ਦਿੰਦੀ ਸੀਗੀ ਠੀਕ ਹੈ ਫਿਰ ਹੁਣ ਉਹਦਾ ਕੰਮ ਇੰਨਾ ਵਧੀਆ ਹੋ ਗਿਆ ਨਾ ਕਿ ਯਾਰ ਉਹਨੇ ਤੇ ਹੁਣ ਤੋੜ ਕੇ ਆਪਣੀ ਦੁਕਾਨ ਨਾ ਵੱਡੀ ਕਰ ਲਈ ਆ। ਕਿ ਪਿੱਛੋਂ ਨਾ ਉਹਨੇ ਹੋਰ partition ਕਰ ਲਈ ਆਪਣੀ ਦੁਕਾਨ ਦੀ ਇੱਡੀ ਵੱਡੀ ਕਰ ਲਈ ਹੈ ਪਿੱਛੇ ਉਹਨੇ ਯਾਰ

ਤੇ ਹੌਲੀ ਹੌਲੀ ਹੌਲੀ ਹੌਲੀ ਉਹ step by step ਲੋਕੀ ਵੱਧਦੇ ਜਾਂਦੇ ਨੇ ਵੱਧਦੇ ਜਾਂਦੇ ਨੇ ਅੱਗੇ ਨੂੰ grow ਕਰਦੇ ਜਾਂਦੇ ਆ ਹੁਣ ਹੁਣ ਉਹਨੇ ਤਿੰਨ tailor ਰੱਖੇ ਹੋਏ ਹੈ ਉਹ ਤੇ cutting ਲਈ ਸਿਰਫ਼ cutting ਲਈ ਉਹਦਾ ਇੰਨਾ ਕੰਮ ਵਧੀਆ ਚੱਲਦਾ ਹੈ, ਹਾਂ ਤੂੰ ਆਪਣਾ ਨਾ ਹੌਲੀ ਹੌਲੀ ਕਰਕੇ ਨਾ ਤੂੰ ਆਪਣਾ ਨਾ ਕੰਮ ਜਿਹੜਾ ਹੈ ਨਾ ਉਹ ਕਰਨਾ ਸ਼ੁਰੂ ਕਰਦੇ ਤੂੰ ਪਤਾ ਕੀ ਕਰ ਕਿ ਜਿੱਦਾਂ ਨਾ ਉਹ ਲੈ ਕੇ ਨਾ ਜਿੱਦਾਂ ਆਪਣੇ suit ਵਗ਼ੈਰਾ ਜਿਹੜੀ ਅਹ stitch ਕਰਦੀ ਆ ਨਾ ਉਹਨੂੰ ਉਹਨਾਂ ਨੂੰ ਹੁਣ ਤੋਂ ਹੀ ਨਾ ਤੂੰ ਨਾ ਉਹ ਕਰਨਾ ਸ਼ੁਰੂ ਕਰਦੇ ਆਪਣੀ advertise ਕਰਨਾ ਸ਼ੁਰੂ ਕਰਦੇ ਠੀਕ ਹੈ ਜਿੱਦਾਂ ਕੋਸ਼ਿਸ਼ ਕਰ ਕਿ ਵਾਟਸੈਪ ਤੇ group ਵਗ਼ੈਰਾ ਬਣਵਾ ਲੈ ਬਣਾ ਲੈ ਠੀਕ ਹੈ ਜਿਹੜੇ ਤੇਰੇ friend circle ਦੇ ਵਿੱਚ ਨੇ ਉਹਨਾਂ ਨੂੰ add on ਕਰਕੇ ਤੇ add ਕਰਕੇ ਤੇ ਨਾਲੇ ਨਾ ਤੂੰ ਆਪਣੇ ਵਾਟਸੈਪ ਤੇ ਆਹ ਆਪਣੇ ਸੂ~ suit ਵਗ਼ੈਰਾ ਸਟਿ~ stitch ਕਰਕੇ ਤੇ ਉਹਨਾਂ ਦੀ photo ਵਗ਼ੈਰਾ ਪਾਈ ਚੱਲ ਠੀਕ ਹੈ ਤੇਰੇ ਜਿਹੜਾ ਇਹ ਜਿਹਨੂੰ ਵੀ ਤੇਰੀ ਪਸੰਦ ਆਊਗੀ ਠੀਕ ਹੈ ਉਹ ਤੈਨੂੰ ਖੁੱਦ demand ਕਰੇਗਾ ਕਿ ਹਾਂ ਸਾਡਾ ਵੀ ਏਦਾਂ ਦਾ ਬਣਨਾ ਚਾਹੀਦਾ ਆ but ਯਾਰ ਤੂੰ ਆਪਣਾ ਕੰਮ ਜਿਹੜਾ ਹੈ ਨਾ ਉਹ ਤੂੰ ਖਿੱਚ ਰ~ ਖਿੱਚ ਕੇ ਰੱਖੀ ਚੰਗਾ ਕੰਮ ਕਰਕੇ ਦੇਵੇਂਗੀ ਨਾ customer ਤੇਰੇ ਕੋਲ ਆਪਣੇ ਆਪ ਦੌੜਾ ਦੌੜਾ ਆਊਗਾ

ਹਾਂ ਇਹ ਤੇ ਗੱਲ ਤੇਰੀ ਹੈਗੀ ਹੈ ਯਾਰ ਤੈਨੂੰ ਨਾ ਤੈਨੂੰ ਨਾ ਬਹੁਤ benefit ਹੋ ਜਾਣਾ ਹੈ ਦੇਖ ਤੂੰ ਮੇਰੇ ਲਾਗੇ ਦੁਕਾਨ ਲੈ ਲਏਂਗੀ ਮੈਂ ਹੀ ਤੇਰੀ advertise ਬਹੁਤ ਕਰ ਦੇਣੀ ਕਰਨੀ ਹੈਗੀ ਆ ਠੀਕ ਹੈ ਤੇ ਮੈਂ ਹੀ ਕੁਛ ਲੋਕਾਂ ਨੂੰ ਤੇਰੀ reference ਦੇ ਦੇਣੀ ਕਰਨੀ ਆਂ ਤੈਨੂੰ ਪਤਾ ਮੇਰੇ ਆਪਣੇ friend circle ਜਿਹੜਾ ਆ ਬਹੁਤ ਬਣਿਆ ਹੋਇਆ ਮੇਰੇ ਕੋਲ ਕਾਫ਼ੀ ਸਾਰੇ ਜਿਹੜੇ ਆ customer ਦੇ ਮਤਲਬ ਕਿ number ਵਗ਼ੈਰਾ ਵੀ ਹੈਗੇ ਆ ਮੈਂ group ਵਗ਼ੈਰਾ ਵੀ ਬਣਾਏ ਹੋਏ ਹੈ ਤੂੰ ਆਪਣਾ ਜਿਹੜਾ ਹੈ ਨਾ ਤੂੰ ਮੈਨੂੰ ਆਪਣਾ ਕੁਛ pics ਵਗ਼ੈਰਾ ਨਾ ਅੱਜ ਹੀ ਪਾ ਦੇਈਂ ਆਪਣੀਆਂ ਠੀਕ ਹੈ ਜਿਹੜੇ ਤੂੰ ਤੇਰੇ ਕੋਲ ਹੋਏਗਾ ਨਾ record ਆਪਣਾ ਕੋਈ ਨਾ ਕੋਈ ਜਿੱਦਾਂ ਮਤਲਬ ਕਿ ਪਹਿਲਾਂ ਜਿਹੜੇ ਤੂੰ ਕੰਮ ਕੀਤਾ ਹੋਇਆ ਠੀਕ ਹੈ ਕਿੱਦਾਂ ਦਾ ਤੂੰ ਕੰਮ ਕਰ ਰਹੀ ਆਂ ਮੈਨੂੰ pic ਪਾ ਦੇਈਂ ਠੀਕ ਹੈ ਮੈਂ group ਵਗ਼ੈਰਾ 'ਚ ਅੱਜ ਤੋਂ ਹੀ share ਕਰਨਾ ਸ਼ੁਰੂ ਕਰ ਦਊਂਗੀ ਠੀਕ ਹੈ ਫਿਰ ਤੈਨੂੰ benefit ਹੋ ਜਾਊਗਾ ਹਮ ਇਹ ਤੇ ਗੱਲ ਹਾਂ ਬਿਲਕੁਲ ਯਾਰ ਇਸ ਲਈ ਮੈਂ ਤੇਰਾ ਵੀ ਸੋਚਿਆ ਨਾ ਯਾਰ ਮੈਂ ਮੈਂ ਨਾ ਤੂੰ ਇੰਨਾ ਸ਼ੁਕਰ ਕਰ ਤੂੰ ਮੈਨੂੰ ਅੱਜ call ਲਗਾ ਦਿੱਤੀ ਆ ਨਹੀਂ ਤੇ ਤੈਨੂੰ ਪਤਾ ਮੈਂ ਤੇ ਆਪਦੇ group 'ਚ ਪਾਉਣ ਲੱਗੀ ਸੀਗੀ ਕਿ ਜੇ ਕਿਸੇ ਨੂੰ shop ਦੀ ਲੋੜ ਹੈਗੀ ਹੈ ਤੇ ਉਹ ਮੇਰੇ ਨਾਲ ਮਤਲਬ ਕਿ contact ਕਰੇ ਏਦਾਂ ਵੀ ਯਾਰ ਤੈਨੂੰ ਪਤਾ ਹੀ ਹੈ ਕਿ ਉਹ ਖਾਲੀ ਦੁਕਾਨ ਪਈ ਹੋਈ ਹੈ ਤੇ ਯਾਰ ਮੈਨੂੰ ਮੈਨੂੰ ਦੱਸ ਨਾ ਮੈਨੂੰ ਕੀ benefit ਹੈਗਾ ਆ ਉਹਦਾ ਹਨਾ ਉਹੀਓ ਮੈਂ ਸੋਚ ਰਹੀ ਸੀਗੀ ਕਿਸੇ ਨੂੰ ਮਤਲਬ ਕਿ ਦਿੱਤੀ ਹੋਏਗੀ ਤੇ ਚੱਲ ਨਾਲੇ ਯਾਰ ਲਾਗੇ ਨਾ ਰੌਣਕ ਵੀ ਹੋ ਜਾਂਦੀ ਹੈ ਤੇ ਦੂਜੀ ਗੱਲ ਹੈਗੀ ਹੈ ਵੀ ਹਾਂ ਤੂੰ ਆ ਜਾ ਜਦੋਂ ਮਰਜ਼ੀ ਆ ਜਾ ਭਾਵੇਂ ਤੂੰ ਹੁਣੇ ਆ ਜਾ ਮੈਂ ਬਸ ਚੱਲੀ ਹਾਂ ਮੈਂ ਬਸ ਘਰ ਰੋਟੀ ਪਕਾਉਣ ਆਈ ਸੀਗੀ ਯਾਰ ਦੁਪਿਹਰ ਵਾਲੀ ਥੋੜ੍ਹਾ ਜਿਹਾ time ਮੈਂ ਬਸ break ਲਈ ਆਉਂਦੀ ਹਾਂ ਫਿਰ ਮੈਂ ਉੱਥੇ ਹੀ ਹੁੰਦੀ ਹਾਂ ਤੂੰ ਜਦੋਂ ਮਰਜ਼ੀ ਆ ਜਾ।

Okay ਠੀਕ ਹੈ ਚੱਲ ਤੂੰ ਮੈਨੂੰ ਕਰ ਦੇਈਂ call okay bye

Hello ਜਸਕਰਨ ਕਿਵੇਂ ਹੈਂ?

ਵਧੀਆ ਮੈਂ ਵੀ, ਹੋਰ ਅੱਜ ਕੱਲ੍ਹ ਕੀ ਕਰਦੀ ਹੈ? ਕੁਛ ਨੀ ਬਸ free ਹੁੰਦੇ ਹਾਂ, ਤੁਸੀਂ ਦੱਸੋ?

ਸਾਰੇ ਵਧੀਆ, ਤੂੰ ਆਪਣੇ ਘਰ ਦੇ ਦੱਸ ਕਿਵੇਂ ਨੇ? ਹਾਂਜੀ, ਹਾਂਜੀ ਸਭ ਵਧੀਆ ਚੜ੍ਹਦੀ ਕਲਾ। ਅੱਛਾ, ਤੇ ਅੱਜ ਕੱਲ੍ਹ ਘੁੰਮਣ ਘਾਮਣ ਨੀ ਗਈ ਕਿਤੇ? ਬਸ ਜਾਈ ਜਾਂਦੇ ਹਾਂ, ਹੁਣ ਤਾਂ ਗਈ ਨੀ ਫਿਲਹਾਲ ਪਿੱਛਲੇ ਆਪਾਂ ਆਪਾਂ ਹੀ ਗਏ ਸੀਗੇ ਪਿੱਛਲੇ Sunday

ਹਾਂ ਪਟਿਆਲੇ

ਸੂਟ ਲੈਣ ਗਏ ਸੀਗੇ ਆਪਾਂ ਸਰਾਰਾ ਕੀ ਕਹਿੰਦੇ ਆ ਉਹਨੂੰ ਸਰਾਰਾ ਸੂਟ ਸਰਾਰਾ, ਬਸ ਪੁੱਛ ਨਾ ਕੀ ਤੂੰ ਮੈਨੂੰ ਨਾ ਬਸ late ਹੋ ਗਈ ਸੀਗੀ ਮੈਂ,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

ਅਹ ਰਾਤ ਨੂੰ ਜਾਂਦੇ ਹੋਏ ਕਹਿ ਰਹੀ ਹੈ

ਕੁਛ ਮੋਟੀ ਹੋਣ ਕਰਕੇ ਮੇਰੇ ਕਿਹੜਾ ਉਹ ਉਹ ਸੀਗਾ tight ਸੀਗਾ ਉਹ ਮੈਂ ਕਿਹਾ ਸਰਾਰਾ ਸੀ ਪਹਿਲਾਂ ਤਾਂ ਆਪਾਂ ਗਏ ਇੰਨੀ ਮੁਸ਼ਕਲ ਤੋਂ ਮੁਸ਼ਕਲ ਤੋਂ ਤਾਂ ਗਏ ਹਾਂ ਆਪਾਂ। ਉੱਥੇ ਰੋ ਪਿੱਟ ਕੇ ਧੱਕੇ ਖਾਂਦੇ ਖਾਂਦੇ। ਸਹੀ ਗੱਲ ਹੈ ਕਿੰਨੇ ਉਹ ਸੀਗੇ ਹਨਾ

ਆਟੋ ਵਾਲੇ ਬਾਬੇ ਦੀ ਤਾਂ ਗੱਲ ਹੀ ਕੁਛ ਹੋਰ ਸੀ

ਤਾਂ ਲੱਗ ਹੀ ਰਿਹਾ ਸੀ ਉਹ ਠੋਕੂਗਾ ਕਿਤੇ ਨਾ ਕਿਤੇ ਉਹਨੇ ਆਖ਼ਿਰਕਾਰ ਠੋਕ ਹੀ ਦਿੱਤੀ ਸਕੂਟਰੀ 'ਚ ਹਾਂ ਤੂੰ ਹੀ ਤੂੰ ਹੀ ਲਿਆ ਸੀ ਉਹ ਆਟੋ, ਕਿੱਲਾ ਚੌਂਕ ਜਾਣ ਵਾਸਤੇ। ਫਿਰ ਉਹ ਕੋਈ ਸੀਗਾ ਨੀ ਤਾਂ ਉਹਨੂੰ ਹੀ ਪਕੜਨਾ ਸੀ ਬਾਬੇ ਨੂੰ ਵੀ ਕਹਿੰਦੀ ਕਹਿੰਦੀ ਬਾਬਾ ਜੀ ਸਾਨੂੰ ਲੈ ਚਲੋ ਕਿੱਲਾ ਚੌਂਕ ਉਹ ਕਹਿੰਦਾ ਬੈਠੋ ਬੈਠੋ ਚੰਗਾ ਬਿਠਾ ਦਿੱਤਾ ਉਸਨੇ ਤਾਂ ਸਾਨੂੰ।

ਤੋਂ ਬਾਅਦ ਉਤਾਰਿਆ ਸੀ ਕਿੰਨੀ ਤੇਜ ਚਲਾ ਰਿਹਾ ਸੀ ਚਲਾ ਵੀ ਤੇਜ ਰਿਹਾ ਸੀ ਇੰਨੀ

ਲੱਗ ਰਿਹਾ ਸੀ ਜਿਹੜੇ ਹਿਸਾਬ ਨਾਲ ਇਹ ਉਹ ਕਰ ਰਿਹਾ ਹਨਾ ਮੈਂ ਕਿਹਾ ਠੋਕੂਗਾ ਪੱਕਾ ਠੋਕੂਗਾ ਇਹ,

ਉਹ ਜਿਹਦੀ ਦੁਕਾਨ ਸੀਗੀ, ਉਹ ਬਾਹਰ ਆਇਆ ਜਿਹਦੀ ਸਕੂਟਰੀ ਸੀਗੀ ਉਹ ਗਾਲਾਂ ਕੱਢੇ ਉਹ ਕਹਿੰਦਾ ਨਾ ਨਾ ਰੇੜੇ ਵਾਲੇ ਨੇ ਕੀਤੀ ਹੈ ਗ਼ਲਤੀ ਤਾਂ ਫਿਰ ਉਹ ਦੂਜੇ ਤੇ ਇਲਜ਼ਾਮ ਲਾਈ ਜਾਵੇ ਰੇੜੇ ਵਾਲੇ ਤੇ ਸਹੀ ਗੱਲ ਆ ਉਹ ਫਿਰ ਉਹ ਜਿਹਦੀ ਸਕੂਟਰੀ ਸੀਗੀ ਉਹ ਕਹਿੰਦੇ ਬਾਬਾ ਜੀ ਤੁਸੀਂ ਜਾ ਹੀ ਪਹਿਲੇ ਗ਼ਲਤ side ਰਹੇ ਹੋਵੋਂਗੇ ਤਾਂ ਤੁਸੀਂ ਉੱਧਰ ਜਾਣਾ ਸੀਗਾ ਕਿ ਹੜਬੜਾਹਟ 'ਚ ਸਾਨੂੰ ਹੀ ਭੁੱਲ ਗਿਆ ਉਹ ਤਾਂ ਚਾਰ ਬੰਦੇ ਇਕੱਠੇ ਹੋਏ ਵੀ ਮੇਰੇ ਨਾ ਕਿਤੇ ਕੁੱਟ ਨਾ

ਉਤਰ ਗਈਆਂ ਸੀ ਹਨਾ ਆਪਾਂ ਨੂੰ ਤਾਂ ਇਹ ਸੀਗਾ ਵੀ ਚੱਲ ਰੋਕੇਗਾ, ਆਪਾਂ ਉਹ ਨਾ ਮਤਲਬ ਪਿੱਛੇ ਜਾਣ ਲੱਗੇ ਥੋੜ੍ਹਾ ਜਿਹਾ ਉਹਦੇ ਵਿੱਚ ਬੈਠਣ ਲੱਗੇ ਉਹ ਭਜਾ ਕੇ ਲੈ ਗਿਆ

ਆਪਣੀ ਬੇਇਜਤੀ ਹੋ ਗਈ ਤੇ ਉਹ ਨਾ ਚਾਰ ਬੰਦੇ ਖੜੇ ਸੀਗੇ ਜਿਹੜੇ ਹਨਾ ਉਹ ਹੱਸਣ

ਹੋਰ ਪੈਸੇ ਨੀ ਦਿੱਤੇ ਸ਼ੁਕਰ ਹੈ ਤੇ ਫਿਰ ਆਪਾਂ ਗਈਆਂ ਅੱਗੇ ਅੱਗੇ ਤੇ ਉਹ ਖੜਾ ਸੀਗਾ ਹੈਂ ਅੱਗੇ ਉਹ ਅੱਗੇ ਖੜਾ ਟੱਕਰ ਗਿਆ ਮਿਲ ਗਿਆ ਕਹਿੰਦਾ ਤੁਸੀਂ ਕਿੱਥੇ ਉੱਤਰ ਗਈਆਂ ਸੀ ਕਿਹਾ ਹੁਣ ਤੂੰ ਠੋਕਰ ਮਾਰ ਦਿੱਤੀ ਸੀ ਉੱਤਰਨਾ ਨੀ ਸੀਗਾ ਕਹਿੰਦਾ ਤੁਸੀਂ ਕਾਹਤੋਂ ਉੱਤਰ ਗਈਆਂ ਆਪ ਤਾਂ ਹੜਬੜਾਹਟ 'ਚ ਸੀਗਾ

ਉਹੀ ਤਾਂ ਉਹ ਪਤਾ ਕਿਉਂ ਰੁੱਕਿਆ ਸੀਗਾ ਕਿਉਂਕਿ ਆਪਾਂ ਨੇ ਪੈਸੇ ਨੀ ਦਿੱਤੇ ਸੀਗੇ ਹਜੇ ਉਹਨੇ ਤਾਂ ਪੈਸੇ ਬਣਾਉਣੇ ਸੀਗੇ

ਆਪਾਂ ਪੈਸੇ ਦੇ ਦਿੰਦੇ ਹਨਾ ਉਹ ਤਾਂ ਲੈ ਜਾਂਦਾ ਆਈਂ ਖਾਲੀ ਭਜਾ ਕੇ

ਹੋਰ ਯਾਰ ਉਧਰ ਦੀ ਵੀ ਯਾਰ ਮੈਨੂੰ ਬਹੁਤ ਜ਼ਰੂਰੀ ਸੀਗਾ ਉਸ ਦਿਨ ਸੂਟ ਲੈਣਾ ਮੇਰਾ ਬਾਬੇ ਨੇ

ਆਪਾਂ ਨੇ ਉਹ ਵੀ ਤਾਂ ਖਾਏ ਸੀਗੇ ਛੋਲੇ ਭਟੂਰੇ ਭੁੱਲ ਗਈ ਤੂੰ ਹਾਂ ਯਾਰ ਮੈਨੇ ਨਾ ਉਹ ਦੇਖੇ ਸੀਗੇ set ਦੇਖੇ ਸੀਗੇ ਕਿੰਨੇ ਸੋਹਣੇ ਸੀਗੇ ਹਨਾ ਹਾਂ ਹਾਂ ਹਾਂ ਹਾਂ ਯਾਦ ਆਇਆ ਯਾਦ ਆਇਆ

ਉਹਦੇ ਵਿੱਚ ਤਾਂ ਕਿ~ ਕਿੰਨੇ ਵਧੀਆ ਵਧੀਆ ਸੂਟ ਸੀ ਵੀ price ਵੀ ਇੰਨੇ ਮਹਿੰਗੇ ਮਹਿੰਗੇ ਰੱਖੇ ਸੂਟ ਪਰ ਵਧੀਆ ਸੀਗੇ ਤਾਂ ਹੀ ਮਹਿੰਗੇ ਸੀ ਉਹ ਇੱਕ ਰੁਪਇਆ ਵੀ ਨਾ ਘੱਟ ਕਰੇ ਉਹ ਤਾਂ ਹਾਂ ਵੀ ਤੂੰ ਥੋੜ੍ਹਾ ਬਹੁਤ ਤਾਂ discount ਦੇ ਬੰਦੇ ਨੂੰ

ਥੋੜ੍ਹਾ ਤਾਂ discount ਰੱਖਣਾ ਚਾਹੀਦਾ l

ਉੱਥੇ ਤਾਂ ਫਿਰ ਵੱਡੇ ਵੱਡੇ ਲੋਕ ਹੀ ਆਉਣਗੇ ਜਿਹਨਾਂ ਕੋਲ ਪੈਸਾ ਸਹੀ ਗੱਲ ਹੈ ਤੇ ਉਹ ਜਿਹੜੀ ਆਂਟੀ ਤੋਂ ਆਪਾਂ ਨੇ ਸੂਟ ਨੀ ਲਿਆ ਸੀਗਾ ਉਹ ਨਾ ਪਤਾ ਨੀ

ਇੱਕ ਉਹ ਜਿਹੜਾ ਮੁੰਡਾ ਜਿਹਾ ਸੀਗਾ ਹਨਾ

ਕਹਿੰਦੇ ਚਲੋ ਠੀਕ ਹੈ ਤੁਸੀਂ ਸੌ ਰੁਪਇਆ ਘੱਟ ਦੇ ਦਓ ਹਨਾ ਪਤਾ ਨੀ ਕਿੰਨੇ

ਉਹਦੇ ਵੱਲ ਅੱਖਾਂ ਕੱਢੇ ਉਹ

ਤੇ ਫਿਰ stitching stitching ਦੇ ਵੀ ਤਾਂ ਸੌ ਰੁਪਏ ਦੇ ਰਹੀ ਸੀ ਉਹੀ ਤਾਂ ਘੱਟ ਕਰ ਰਿਹਾ ਸੀ ਉਹ

ਜਿਹੜਾ alteration ਕਰਵਾਉਣੀ ਸੀ ਤੈਨੇ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

ਹਾਂ ਇਹ ਵਾਲਾ ਸੂਟ ਵੈਸੇ ਸਾਰਿਆਂ ਨੂੰ ਪਸੰਦ ਆਇਆ ਮੇਰੀ friend ਹੈ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 ਕਹਿਨੀ ਵੀ ਹਾਂ ਮੈਂ ਕਿਹਾ ਮੇਰੀ ਪਟਿਆਲੇ ਵਾਲੀ friend ਹੈ ਨਾ ਮੋਨਿਕਾ

ਵਧੀਆ ਕਹਿੰਦੇ ਬਹੁਤ ਵਧੀਆ ਹਨਾ ਤੇ ਮੇਰੀ friend ਹੈ ਇੱਕ married ਹੈ ਉਹ

ਮਤਲਬ ਮੇਰੀਆਂ ਫੋਟੋਆਂ ਦੇਖੀਆਂ ਹਨਾ ਮਤਲਬ ਜਦੋਂ ਇਹ ਕਹਿੰਦੀ ਕਿੰਨਾ ਸੋਹਣਾ ਹਨਾ ਕਹਿੰਦੀ ਮੈਂ ਲੈ ਕੇ ਜਾਊਂ ਕਹਿੰਦੀ ਮੈਨੂੰ ਤੂੰ ਦੇਈਂ ਕਹਿੰਦੀ ਮੈਨੇ marriage ਤੇ ਪਾਉਣਾ ਹੈ ਕਿਸੇ ਦੀ ਤੇ ਮੈਂ ਕਿਹਾ ਠੀਕ ਹੈ ਤੂੰ ਲੈ ਜਾਈ ਸਹੀ ਫਿਰ ਸੋਹਣਾ ਵੀ ਤਾਂ ਕਿੱਡਾ ਸੀਗਾ।

ਉਹਦੇ 'ਚ ਕਿੰਨੀ ਕਢਾਈ ਹੋਈ ਪਈ ਸੀਗੀ ਸੂਟ 'ਚ ਵੀ ਤਾਂ

ਤਾਂ ਉਹ ਜਿਹੜਾ ਨੀਚੇ ਪਲਾਜੋ ਸਰਾਰਾ ਸੀ ਉਹਦੇ ਵਿੱਚ ਵੀ ਤਾਂ ਘੱਟ ਕਢਾਈ ਹੋਈ ਸੀਗੀ ਇੰਨੀ ਕਢਾਈ ਹੋਈ, ਯਾਰ ਆਪਾਂ ਨੂੰ ਨਾ ਹਨੇਰਾ ਹੋ ਗਿਆ ਸੀਗਾ। ਆਪਾਂ ਨਾ ਜੁੱਤੀ ਲੈ ਲੈਂਦੇ ਹਨਾ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

ਫਿਰ ਤਾਂ ਹੋਰ ਮਹਿੰਗਾ ਇਸੇ market 'ਚ ਤਾਂ ਤੂੰ ਵੜੀ ਨੀ ਨਾ ਉੱਥੇ ਤਾਂ ਹੋਰ ਮਹਿੰਗਾ।

ਤਿੰਨ ਸੌ 'ਚ ਉਹ ਵੀ ਬਸ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਵੇਲਾਂ ਜਿਹੀਆਂ ਕੀ ਸੀ ਉਹ

ਮੇਰੇ ਸਾਰੇ ਪੈਸੇ ਖ਼ਤਮ ਹੋ ਗਏ ਸੀਗੇ

ਮੈਨੇ ਤੇਰੇ ਤੋਂ ਪੈਸੇ ਲਏ ਮੈਂ ਕਿਹਾ ਤੂੰ ਦੇ ਤੂੰ ਬੇਚਾਰੀ ਦੇਈ ਗਈ ਮੈਨੂੰ।